ਟੇਕ okay

ਸੁਕਰ ਐ ਰੱਬ ਦਾ ਆਗੀ ਐ ਤੇ ਹੋਰ ਵਧੀਆ

ਚੁਗਲੀਆਂ ਕਿਹਦੇ ਨਾਲ਼ ਬੀਜੀ ਨਾਲ਼ ਓਕੇ ਹੁਣ ਨਾ ਬੋਲੀ ਚੰਗਾ ਸੁਣ ਕੀ ਕਰਨ ਡਈ ਆ ਚੁਗਲੀਆਂ ਕਰਨ ਡਈ ਆ ਆਹੋ ਮੇਰੀਆਂ ਚੁਗਲੀਆਂ ਵੀ ਕਰਨ ਡਈ ਤੇਰੀਆਂ ਕਹਿੰਦੀ ਹੋਣੀ ਵੀ ਦਾਦੋ ਆ ਓਹਨੂੰ ਕਹ ਆਪ ਲਿਆ ਕੇ ਦਿਆ ਤੈਨੂੰ ਹਰੀ ਸਾੜੀ ਤੇ ਦਾਵੜਾਂ ਹੈਨਾ ਹਾਂ ਇਹਨੂੰ ਸੱਚੀ ਜਦ ਮੇਰੀ ਪਹਿਲੀ ਸੈਲਰੀ ਆਈ ਨਾ ਤੇ ਗਿਫ਼ਟ ਏਹੋ ਠੀਕ ਐ ਆਹੋ

ਹੋਰ ਠੀਕ ਐ ਤੂੰ ਸੁਣਾ ਮੈਂ ਵੀ ਵਧੀਆ

ਸਮਜ ਨੀ ਆਈ ਕੀ ਬੋਲਣ ਡਈ ਐ ਹਾਂ ਜਾਣਾ ਵਾ ਸਵੇਰੇ ਸਕੂਲ ਇੱਕ ਤੇ ਆਹ ਜ਼ੁਕਾਮ ਚਾਰ ਦਿਨ ਹੋਗੇ ਲੱਗਾ ਆ

ਕੀ ਆਖਣ ਡਈ ਸਾਰਾ ਚੋਦਵਾ ਲੱਗਾ ਆ ਹਾਂ ਪੁ ਪੂਰਾ ਆਏਗਾ ਨਾ ਮੇਰਾ ਬਰਥਡੇ ਉਦੋਂ ਮੈਂ ਪੂਰੀ ਚੋਂਦਾ ਦੀ ਹੋਕੇ ਪੰਦਰਾਂ ਸਾਲ ਦੀ ਹੋਜਾਂਗੀ ਆਹ ਹੋਰ

ਚੱਲ ਆ

ਨਾ ਹਲੇ ਤਾਂ ਕੋ ਨੀ ਹੋਈ ਅੱਛਾ ਹੈਂ ਸਨੀ ਭੁੱਖੜ ਨਾਲ਼ ਨੀ ਹੋਈ

ਅੱਛਾ ਬਦਲ ਤੇ ਨੀ ਹੋਇਆ ਤੁਹਾਡੇ ਬਦਲ ਨਾ ਤਾਰੇ ਨਿਕਲੇ ਆ ਤੁਹਾਡੇ ਹੋਇਆ ਐ ਬਦਲ ਨਾ ਨਾ ਸਾਡੇ ਵੀ ਤਾਰੇ ਨਿਕਲੇ ਆ ਤੇ ਵੇਖ ਚੰਦ ਤੇ ਤਾਰਾ ਕੱਠਾ ਨਾ ਇੱਕ ਬਾਹਰ ਜਾ ਕੇ ਵੇਖ ਚੰਦ ਹੈ ਕਿੱਧਰ ਵੇਖ ਨਾ ਇੱਕ ਚੰਦ ਉਹਦੇ ਲਾਗੇ ਉਹ ਨਾ ਉਹਨੇ ਅਜੇ ਕੰਪਲੀਟ ਹੋਣਾ ਵਾ, ਤੇ ਲਾਗੇ ਈ ਐ ਤਾਰਾ ਉਹਦੇ

ਵੇਖ, ਵੇਖਲੇ ਚੰਦ ਕਿੱਧਰ ਏ ਆਹ ਨਿੱਕਲਿਆ ਤੇ ਹੁਣ ਦੇਖਿਆ ਤੇ ਵੇਖ ਉਹਦੇ ਲਾਗੇ ਤਾਰਾ ਵੀ ਐ ਕਿੰਨੇ ਸੋਹਣੇ ਲੱਗਣ ਡਏ ਦੋਵੇ ਜਣੇ

ਮੈਂ ਸਟ੍ਰੀਕ ਵੀ ਪਾ ਲੈਂਦੀ ਨਾ ਨਾ ਇਹ ਤੇ ਆਪੀ ਘਰ ਅਜੇ ਤੇ ਮੈਂ ਆਖਣ ਤੇ ਡਈ ਮੰਨਣ ਈ ਨੀ ਡਈ

ਹਲੇ ਕੋਈ, ਤੇ ਉਹ, ਕਿਹਦੇ ਫ਼ੋਨ ਤੋਂ ਕਰਨ ਡਈ ਆ ਇਹ ਤਾਂ ਆਪਣੇ ਫ਼ੋਨ ਤੋਂ ਈ ਡਈ ਆ ਪਿਚਬਜਾ ਆਲੇ ਨੰਬਰ ਤੋਂ

ਅੱਛਾ ਤੇਰਾ ਫ਼ੋਨ ਕਿੱਥੇ ਐ ਮੇਰਾ ਫ਼ੋਨ ਚਾਰਜ ਤੇ ਲੱਗਾ ਰੀਚਾਰਜ ਖਤਮ ਹੋਇਆ ਈ ਲਿਆ ਮੈਂ ਕਰ ਦਿੰਦੀ ਤੂੰ ਮੰਮੀ ਨਾਲ਼ ਗੱਲ ਕਰਾਦੇ ਉਹਦੇ ਤੋਂ

ਕਰਾ ਦਿਨੀ ਆ

ਏ, ਹੁਣ ਕੱਟਣ ਲੱਗੀ ਆ ਨਾ ਕੱਟਣ ਨੀ ਲੱਗੀ

ਉਹ ਕੁਜ ਕਰਨ ਲੱਗੀ ਆ ਰੁਕਜਾ ਹਾਂ

ਹਮ ਹੋਰ, ਨੀ ਮੇਰੀ ਗੱਲ ਸੁਣਨ

ਮੈਂ ਸਟ੍ਰੀਕ ਵੀ ਪਾਈ ਸੀ ਏਹਦੀ ਮੈਂ ਵੇਖੀ ਨੀ ਹਲੇ ਨੈਟ ਈ ਬੜਾ ਸਲੋ ਚੱਲਣ ਡੀਆ ਐ ਵੇਖੀ ਬੜੀ ਸੋਹਣੀ ਪਾਈ ਵੇਖ ਕਿੰਨੀ ਸੋਹਣੀ ਲੱਗਣ ਸੀ ਕਲੋਸੇ ਹੋਣ ਡਏ ਐ

ਠੀਕ ਆ ਕੋਈ ਗੱਲ ਬਾਤ ਸੁਣਾ

ਦੱਸ ਹੋਰ ਸਿਮਰਨ ਦਾ ਕੀ ਹਾਲ ਐ, ਸਹੇਲੀ ਦਾ

ਅੱਛਾ ਹਾਂ, ਲੈ ਕਰਨ ਡਈ ਚੁੱਕੀ

ਹੈਲੋ ਆਹੋ ਕਰਾਦੇ

ਹੈਲੋ

ਉਹ ਨਾਲ਼, ਕੋਈ ਹੋਇਆ ਨਾ ਉਹਨਾਂ ਦਾ ਮੁੰਡਾ ਬਾਹਰਲੇ ਦੇਸ਼ੋ ਆਇਆ ਚਾਰ ਸਾਲ ਬਾਦ ਤੇ ਤਾਂ ਵਜਾਉਣ ਡਏ ਆ ਕਿਥੋਂ ਆਇਆ ਵਾ

ਔਸਟ੍ਰੇਲਿਆ ਸੀ ਆਹ ਮੈਂ ਵੀ ਚੱਲ ਜਾਣਾ ਸ਼ੂਦਏਨੇ ਅੱਛਾ ਮੈਂ ਜਾਣਾ ਈ ਇੰਗਲੈਂਡ ਅਵੇ ਦੀਆ ਜਗਾ ਤੇ ਨੀ ਜਾਈਦਾ ਹੁੰਦਾ ਔਸਟ੍ਰੇਲਿਆ ਤੇ ਯੂ ਕੇ ਜਾਈਦਾ ਹੁੰਦਾ ਐ ਇੰਗ ਇੰਗਲੈਂਡ ਯੂ ਕੇ ਈ ਐ ਸ਼ੂਦਏਨੇ ਉਹ ਹਾਂ ਹਾਂ ਸੱਚ ਹਨੀਮੂਨ ਨਵੀਂ ਪਿਚਰ ਆਈ ਦੇਖੀ ਤੂੰ ਹਨੀਮੂਨ ਨਵੀ ਪਿਚਰ ਆਈ ਦੇਖੀ ਤੂੰ ਪੰਜਾਬੀ ਚ

ਨਾ ਮੈਨੂੰ ਕੋ ਟਾਈਮ ਨੀ ਮਿਲਦਾ ਦੋਵੇ ਚੀਜ਼ਾਂ ਹੋਲੀਵੁੱਡ ਮੂਵੀ ਵੇਹਣਦੀ ਹੁੰਦੀ ਅੰਗਰੇਜ਼ਾਂ ਦੀਆ

ਆਹੋ

ਕਿਓ ਤੇਰੀ ਤਾਂ ਪੱਕੀ ਸਹੇਲੀ ਸੀ ਮੈਂ ਵਿਖਾ ਲੈਣਾ ਸੀ ਓਹੀ

ਉਂਗਲੀ ਸਮਜਗੀ ਐ

ਆਹੋ ਬਤਮੀਜ਼ ਖੋਤਾ

ਸ਼ਰਮ ਹਿਯਾ ਹੈ ਈ ਨੀ ਉਹ ਤਾਂ ਆਪਾਂ ਈ ਆਉਂਦੀ ਆ ਹੈਂ ਹੋਰ ਸੁਣਾ ਤੂੰ ਇਦਾਂ ਕਿਤੇ ਹੁਣਾ ਦੇ ਸਾਹਮਣੇ ਨਾ ਕਹਿਦੀ ਕਿਹਦੇ ਸਾਮਣੇ

ਮੇਰੀ ਇਨਸਲਟ ਕਰਾਏ ਗੀ ਓ ਮੈਂ ਤਾਂ ਸ਼ਰੇਆਮ ਕਰਾਂਗੀ ਦਿੱਕਤ ਜਿਨ ਜਿਹਨੂੰ ਦਿੱਕਤ ਹੋਏਗੀ ਆਪਣੀਆਂ ਅੱਖਾਂ ਬੰਦ ਕਰਲੇ ਮੈਂ ਤਾਂ ਗੱਲ ਗੱਲ ਤੇ ਏ ਈ ਕਰਣੀ ਆ ਬੇਸ਼ੱਕ ਮੇਰੇ ਘਰਦਿਆ ਨੂੰ ਪੁੱਛਲੀ ਤੇ ਕਾਲੂ ਨੂੰ ਪਤਾ ਕਾਲੂ ਸਾਹਮਣੇ ਕਰਦੀ ਹੋਰ ਕਿਸੇ ਸਾਮਣੇ ਨੀ ਡੈਡੀ ਸਾਹਮਣੇ ਵੀ

ਤੇ ਬਾਹਰ ਵੀ ਫੇਰ ਏਦਾਂ ਟੀਨਾ ਨੂੰ ਆਹ ਵਾਲੀ ਉਂਗਲੀ ਦਾ ਮਤਲਬ ਨੀ ਪਤਾ ਇਹਨੂੰ ਸਿੱਧੀ ਉਂਗਲੀ ਕਰਦੀ ਈ, ਜਿਹੜੀ ਪਹਿਲੀ ਹੁੰਦੀ ਆ, ਇਹਨਾਂ ਨੂੰ ਮਤਲਬ ਨੀ ਪਤਾ ਹੁਣਾ ਇਹਦਾ ਹੈਨਾ ਪਤਾ ਐ ਪਤਾ ਕੀ ਕਰਨ ਡਈ

ਚ ਉਂਗਲ ਚ ਉਂਗਲ